ਤੇ ਇੱਥੇ ਛੱਤ ਤੇ ਚਿੱਟੇ ਰੰਗ ਦਿਆਂ ਟਾਈਲਾਂ ਲਗੀਆਂ ਹੈਂ ਤੇ ਸਾਹਮਣੇ ਇੱਕ ਟਾਈਮ ਪੀਸ ਤੇ ਫੈਨ ਲੱਗਾ ਹੈ ਇੱਥੇ।

ਇਕ ਫੋਟੋ ਹੈ ਜਿੱਥੇ ਕਿ ਬਹੁਤ ਵੱਡੀ ਆ ਵਿਊ ਆ ਰਿਹਾ ਹੈ।

ਜੋ ਕਿ ਬੈੱਠੇ ਵੀ ਹਨ ਤੇ ਅੱਧੇ ਖਲੌਤੇ ਹਨ ਤੇ ਪਿਛੇ ਕਾਫੀ ਵੱਡੇ ਵੱਡੇ ਹਰੇ ਹਰੇ ਦਰਖਤ ਹਨ।

ਤੇ ਬਹੁਤ ਵੱਡੀ ਜਗ੍ਹਾ ਹੈ ਜਿੱਥੇ ਕਿ ਬਹੁਤ ਸਾੜੀਆਂ ਚਿੱਟੇ ਰੰਗ ਦੀਐਂ--

ਤੇ ਬਹੁਤ ਜਿਆਦਾ ਸਾਈਕਲੀਆਂ ਲੱਗੀਆਂ ਹਨ ਜੋ ਵੀ ਵੱਖੋ ਵੱਖ ਕਲਰ ਦੀਆਂ ਹਨ ਤੇ ਪਿੱਛੇ ਇੱਕ ਗੱਡੀ ਲੱਗੀ ਹੈ। ਤੇ---

ਜਿੱਥੇ ਕਿ ਕਾਫੀ ਵੱਡੀ ਜਗ੍ਹਾ ਹੈ ਜਿੱਥੇ ਕਿ ਬਹੁਤ ਜਿਆਦਾ--

ਜਿੱਥੇ ਕਿ ਕਾਫੀ ਜਿਆਦਾ ਲਾਈਟਾਂ ਜਗ ਰਹੀਆਂ ਹਨ ਜਿੱਥੇ ਕਿ ਰਾਤ ਪਈ ਹੈ।

ਜਿੱਥੇ ਵੀ ਬਹੁਤ ਵਧੀਆ ਵਿਊ ਆ ਰਿਹਾ ਹੈ ਜਿੱਥੇ ਵੀ।

ਚਿੱਟੀਆਂ ਟਾਈਲਾਂ ਲੱਗੀਆਂ ਹਨ ਤੇ ਕਾਫੀ ਜਿਆਦਾ ਕੁਰਸੀਆਂ ਪਈਆਂ ਹੋਈਆਂ ਹਨ ਤੇ ਸਾਹਮਣੇ ਗੱਡੀਆਂ ਲੱਗੀਆਂ ਹਨ ਜੋਕਿ ਵ੍ਹਾਈਟ ਕਲਰ ਦੀਆਂ ਲੱਗੀਆਂ।

ਜਿੱਥੇ ਕੀ ਬੋਹਤ ਵੱਡੀ ਜਗਾਹ ਹੈ ਏੱਥੇ ਵੀ ਬੋਹਤ ਵਧੀਆ--

ਤੇ ਇੱਥੇ ਕਾਫੀ ਜਿਆਦਾ ਗੱਡੀਆਂ ਲੱਗੀਆਂ ਹਨ ਜੋ ਕਿ ਸਾਰੀਆਂ ਖਰਾਬ ਹੋਈਆਂ ਹਨ।

ਏਹ ਇੱਕ ਫ਼ੋਟੋ ਹੈ ਜਿੱਥੇ ਕੀ ਬੋਹੁਤ ਵਧੀਆ--